ਚੱਲ ਕੋਈ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਹੇੜੀਆ ਗੇੜੀਆ ਤੋਂ ਬਚਾਈ ਜਾਵੇ ਕੋਈ ਨਹੀਂ ਘੱਟ ਆ ਤੇ ਘੱਟ ਈ ਸਹੀ ਕੋਈ ਗੱਲ ਨਹੀਂ। ਕੰਮ ਮੰਮੀ ਹੈ ਈ ਨਹੀਂ ਉਹ ਤੇ ਹੁਣ ਸਾਰੇ ਲੋਕੀ ਉਹ ਤਰਲੇ ਲੈਣ ਦੇ ਕੰਮ ਹੈ ਈ ਨਹੀਂ ਆ ਇਹ ਥੋੜੀ ਪੀ ਸਾਡਾ ਇਕੱਲਿਆਂ ਦਾ ਬੰਦ ਜਾ ਓਹਨਾ ਦਾ ਬੰਦ ਕਈ ਕੰਮ ਤੋਂ ਪ੍ਰੇਸ਼ਾਨ ਆ ਤੇ ਜਦੋ ਸ਼ੁਰੂ ਹੋਊਗਾ ਓਦੋ ਈ ਹੋਊਗਾ ਨਾ ਹਾਂ ਹਾਂ ਇਹ ਤਾ ਹੈ ਈ ਬਾਊ ਇਹ ਕੀ ਹੁਣ ਸਾਰੇ ਲੋਕਾਂ ਨੇ ਤਾ ਕੋਠੀਆਂ ਉਹ ਜਿਹੜੀਆਂ flat ਬਣ ਗਏ ਸ਼ਹਿਰਾ ਦੇ ਵਿਚ ਤੇ ਉਹ ਹੁਣ ਇਕ ਵਰਾ ਬਣ ਗਏ ਆ ਜਾਂ ਤਾ ਹੁਣ ਲੋਕੀ ਆਪਣੇ ਜਿਹੜੇ ਪੁਰਾਣੇ ਉਹ ਢਾਈ ਜਾਣ ਤੇ ਫਿਰ ਨਵੇਂ ਸਿਰਿਓਂ ਉਸਾਰੀ ਜਾਣ ਤੇ ਫਿਰ ਕੰਮ ਖੁਲਦੇ ਤੇ ਹੁਣ ਜਿਨ੍ਹਾਂ ਦੇ ਬਣ ਗਏ ਤੇ ਕਿਨ੍ਹੇ ਕ ਲੋਕਾ ਮਕਾਨ ਬਣਾ ਲੈਣੇ ਆ। ਆਹੋ ਨਹੀਂ ਉਹ ਤਾ ਹੈ ਈਆ ਉਹ ਲੋਕੀ ਜਿਆਦਾ ਪਤਾ ਕੀ ਬਣੇ ਬਣਾਏ ਵੇਖ ਲੈਂਦੇ ਕਿਉਂਕਿ ਓਹਨਾ ਈ ਲੋਕੀ ਪਹਿਲਾ ਜਗਾ ਖਰੀਦਣ ਤੇ ਪੈਸੇ ਲਾਉਂਦੇ ਆ ਤੇ ਫਿਰ ਕੀ ਚੱਲ ਬਣਿਆ ਬਣਾਇਆ ਮਿਲਜੇ ਤੇ ਸਗੋਂ ਵਧੀਆ। ਆਹੋ ਹੋਰ ਕੀ ਚਲੋ ਓ ਲੋਕੀ ਲੱਖ ਦੋ ਲੱਖ ਜਿਹੜਾ ਉਹ ਵੱਧ ਖਰਚਣਾ ਲੋਕੀ ਚੰਗਾ ਸਮਜਦੇ ਆ ਖੇਚਲ ਨਾ ਕਰਨੀ ਪਈ

ਹੁਣ ਇਹਨਾਂ ਨੇ ਨਾ ਸ਼ੈਲੀ ਹੋਣਾ ਸਹੇਲੀ ਨੇ ਪੰਜਾਹ ਸੱਠ ਦਾ ਲਿਆ ਸੀ ਗਾ ਤੇ ਜਿੰਮੀ ਨੇ ਸਿੱਧਾ ਅੱਸੀ ਦਾ ਲਿਆ ਜਿੰਮੀ ਨੇ ਆਹੋ ਤੇ ਹੋਰ ਕੀ

ਹਾਂਜੀ ਹਾਂਜੀ ਸਾਲ ਸਾਲ ਪਿੱਛੋਂ ਵੱਧ ਦੇ ਆ ਹਾਂ ਤੇ ਉਹ ਡੋਲੀ ਓਹਨਾ ਨੇ ਜਿੰਮੀ ਨੇ ਕਿਰਾਏ ਤੇ ਚੜ੍ਹਾਤਾ ਵਾ ਖੁਰਿਆ। ਚੜ੍ਹਾਤਾ ਆ ਕਹਿਣ ਦੇ ਆ ਸੁਣਿਆ ਮੈ ਵੀ ਕਹਿਣ ਦੇ ਹੀ ਆਂਦੇ ਚੜ੍ਹਾਤਾ ਜਦੋ ਗਏ ਹੀ ਜਾ ਕੇ ਆਏ ਹੀ ਓਦੋ ਕਹਿਣ ਦੇ ਹੀ ਓਦੋ ਚੜ੍ਹਾਤਾ ਹੀ ਗਾ ਆਹਾਂ ਕਿਰਾਇਆ ਕਿੰਨਾ ਵਾ

ਸਤਾਈ ਹਜ਼ਾਰ ਅੱਛਾ ਹਾਂ ਚੱਲ ਕਹਿੰਦੀ ਹੀ ਨਾ ਆਂਦੀ ਕਿਰਾਏਦਾਰ ਕੋਈ ਆਂਦੀ ਹੀ ਲੱਭ ਕੇ ਦੇ ਮੈ ਕਿਹਾ ਇੱਥੇ ਤੇ ਅੱਠ ਦਸ ਵਾਲਾ ਕਿਰਾਏਦਾਰ ਮਿਲੂਗਾ ਤੈਨੂੰ ਮੈ ਕਿਹਾ ਜਿਨ੍ਹਾਂ ਮੈ ਕਿਹਾ ਤੁਹਾਨੂੰ ਚਾਹੀਦਾ ਓਹਨਾ ਮੈ ਕਿਹਾ ਮੈਨੂੰ ਥੋੜੀ ਮਿਲਣਾ ਏ ਕਿਰਾਇਆ ਮੈ ਕਿਹਾ ਹਾਂਜੀ ਹਾਂਜੀ ਉਹ ਜਿੰਮੀ ਦੀਆ ਫੀਸਾਂ ਲੱਥਣ ਗੀਆ ਹਾਂਜੀ

ਆਹੋ ਉਹ ਤਾ ਕੋਈ job ਜੂਬ ਕਰਦਾ ਹੋਊਗਾ ਬੰਦਾ ਜਿਹੜਾ ਓਹੀ ਲੈ ਸਕਦਾ ਵਾ ਹਾਂਜੀ

ਹਾਂਜੀ ਹਾਂਜੀ ਹੁਣ ਕੋਠੀ ਇਹਨੇ ਲਈ ਹੀ ਇਹ ਵੀ ਵੀਹ ਵੀਹ ਹਜ਼ਾਰ ਰੁਪਈਆ ਦਿੰਦੀ ਹੁੰਦੀ ਹੀ ਕਿਰਾਏ ਦਾ ਇੱਥੇ ਕੀ ਹੀ ਓਦੇ ਚ ਜਗ੍ਹਾ ਕਿਤੇ ਕਿਨ੍ਹੀ ਕਾ ਹੀ ਗੀ ਇਕ ਦੋ room ਹੀ ਗੇ ਤੇ ਜਿਆਦਾ ਤਰ ਤਾ ਬਿੱਲ ਦਾ ਜਿਹੜਾ ਹੀ ਉਹ ਅਲੱਗ ਓਦਾਂ ਹੋ ਜਾਂਦਾ ਹੀ ਸ਼ੈਲੀ ਦਾ

ਨਹੀਂ ਪਰ ਬਾਊ ਥੋੜ੍ਹਾ ਜਿਹਾ ਉਹ ਅਲਮਾਰੀਆਂ ਉਲਮਾਰੀਆ ਨੇ ਤੇ ਉਹ ਤੇ ਲੋਕੀ ਘੱਟ ਈ ਜਿਥੇ ਵੀ ਕਿਤੇ ਲੋਕੀ ਕਿਰਾਏ ਕੁਰਾਏ ਤੇ ਲੈਂਦੇ ਓਹਨਾ ਨੂੰ ਪਤਾ ਬੀ ਬਣੀ ਹੁੰਦੀ ਆ ਉੱਥੇ ਸਾਰਾ ਸਮਾਨ ਹੇਨਾ। ਹਾਂਜੀ ਹਾਂਜੀ ਬਣਿਆ ਏਦਾਂ ਜਿੱਮੀ ਦੇ room ਚ ਵੀ ਬਣਿਆ ਏ ਨਹੀਂ ਕੇ ਜਿਸਤਰਾਂ ਦੇ ਮਤਲਬ ਸ਼ੈਲੀ ਦੇ ਹੀ ਬਣੇ ਹੈਗੇ ਏਦੇ ਵੀ ਬਣੇ cupboard ਬੜੇ ਸੋਹਣੇ ਬਣਾਏ ਬਣੇ ਆ ਹਮ ਇਹ ਪੀ ਠੀਕ ਆ ਮਤਲਬ ਵੇਖਿਆ ਤੁਸੀਂ ਵੇਖਿਆ ਵਖਾ ਕੇ ਨਹੀਂ ਲਿਆਏ ਤੁਹਾਨੂੰ ਨਾ ਮੈ ਕਿੱਥੇ ਗਈ ਆ। ਨਹੀਂ ਤੇ ਹੁਣ ਜਦੋ ਆਈ ਹੀ ਓਦੋ ਤੁਹਾਨੂੰ ਦਿਖਾ ਕੇ ਤਾ ਲਿਆਉਂਦੇ ਲਾਗੇ ਤੇ ਹੇਗਾ ਹੀ ਕਿਹੜਾ ਦੂਰ ਹੀ ਜਾਣਾ ਹੀ ਇਹਨਾਂ ਨੇ ਓਦੋ ਆਪਾ ਕਿਸੇ ਬਿਪਤਾ ਵਿਚ ਤਾ ਅਸੀ ਗਏ ਹਾਂ। ਜੋਤ ਦਾ ਪਤਾ ਲੈਣ ਪੀ ਅੱਧੀ ਰਾਤੀ ਗਏ ਤੇ ਫਿਰ ਉਹ ਸਕੂਲ ਚਲ ਗਈ ਤੇ ਆਪਾ ਰੋਟੀ ਬਣਾਈ ਖਾ ਕੇ ਤੇ ਫਿਰ ਆਪਾ hospital ਆਗੇ ਤੇ ਵੇਖਣਾ ਕਿਹੜੇ ਵੇਲੇ ਇਹਨਾਂ ਦਾ ਹਾਂ ਐਤਕੀ ਆ ਸ਼ੈਲੀ ਦਾ ਤੇ ਓਦਾਂ ਹੇਗਾ ਵਾ ਕੀ ਜਿੰਮੀ ਦਾ

kk ਹਾਂ l ਤਕ ਆ ਨਾ ਤੇ ਅੱਛਾ ਹਾਂ ਠੀਕ ਆ ਚਲੋ। ਤੇ ਉਹ ਨਹੀਂ ਕੋਈ family ਆ ਕੇ ਚਾਹੇ ਮੁੰਡੇ ਮੰਡੇ ਆ ਨਹੀਂ ਨਹੀਂ family ਨਹੀਂ

ਹਾਂਜੀ ਹਾਂਜੀ ਠੀਕ ਆ ਵਧੀਆ ਸਬ ਠੀਕ ਆ ਅੱਛਾ ਵਧੀਆ ਚਾਹੀਦਾ ਬਾਬਾ ਵਧੀਆ ਈ ਰੱਖੇ ਤੇ ਓ ਚਲੋ ਕੋਈ ਨਹੀਂ ਹੁਣ ਫਿਰ ਖੁਲੇ ਟਾਇਮ ਤੇ ਆਉਗੀ ਫਿਰ ਵੇਖ ਕੇ ਆਉਗੀ ਓਧਰ ਆਹੋ ਕੋਈ ਨਹੀਂ ਜਦੋ ਛੁੱਟੀਆਂ ਚ ਜਦੋ ਆਉਗੇ ਨਾ।

ਚਲ ਆਵਾਗੇ ਤੇਰੇ ਡੈਡੀ ਨੂੰ ਜਾ ਕਿਤੇ ਯੁਵਰਾਜ ਨੂੰ ਛੁੱਟੀਆਂ ਪੈਣਗੀਆਂ ਤੇਰੇ ਡੈਡੀ ਨੂੰ ਵੀ ਪਈਆ ਹੋਣਗੀਆਂ ਫਿਰ ਆਵਾਂਗੇ ਅਸੀ ਆਹੋ ਆਹੋ ਚਲੋ ਇਸਤਰਾਂ ਇਹ ਕੇ ਫਿਰ ਛੁੱਟੀਆਂ ਚ ਤੇਰਾ ਡੈਡੀ ਵੀ ਆ ਜਾਂਦਾ ਉਸਤਰਾ ਓਦੇ ਕੋ ਨਿਕਲਿਆ ਨਹੀਂ ਜਾਂਦਾ।

ਆਹੋ ਚਲ ਹੋਰ

ਚਲ ਵਧੀਆ ਈ ਚਾਹੀਦਾ। ਖਾਲੀ ਮੰਮੀ ਨੇ ਖਿਚੜੀ? ਆਹੋ ਖਾਣਦੀ ਅੰਦਰ ਬੈਠੀ ਖਾਉਂਗੀ ਹੁਣ ਜਦੋ ਭੁੱਖ ਲੱਗੂਗੀ ਓਹਦੀ ਮਰਜੀ ਆ ਆਪਣੀ ਹਾਡਾ ਕੰਮ ਬਣਾ ਕੇ ਦੇਣੀ ਇਕ ਦੋ ਵਾਰੀ ਪਾ ਕੇ ਦਿਤੀ ਆਂਦੀ ਮੈ ਨਹੀਂ ਖਾਣੀ ਹੋਰ ਆਪੇ ਮੈ ਖਾਲੀ ਫਿਰ ਪਾ ਕੇ ਹਮ

ਦੁੱਖ ਪਤਾ ਕੀ ਮੰਮੀ ਇਹ ਆਪਣੇ ਹਥੀ ਮੈ ਕਿਹਾ ਵਧਾਉਂਦੀ ਆ ਨਾ ਫਿਰ ਜਦੋ ਬੀ ਖਾਣ ਧਿਆਨ ਨਹੀਂ ਰੱਖਣਾ ਆਪਣਾ ਓਹੀ ਵਧਾਈ ਜਾਣਾ ਆਪਨੇ ਇੱਕੋ ਪਾਸੇ ਲੱਗੀ ਰਹਿਣਾ ਸਲਵਾਰਾਂ ਦੇ ਪਿੱਛੇ ਪਈ ਰਹਿਣਾ ਤੇ ਫਿਰ ਓਹੀ ਆ ਐਵੇ ਕਹਿੰਦੇ ਆ ਖੁਦਾ ਦਾ ਵੈਰ ਹੁੰਦਾ ਬੰਦੇ ਨਾ ਹਫਤਾ ਹੋਗਿਆ ਇਹਨੂੰ ਇਹ ਕੰਮ ਕਰਦੀ ਨੂੰ ਇਹਨੂੰ ਜੋ ਲਗਾਤਾਰ ਮਸ਼ੀਨ ਤੇ ਬਹਿੰਦੀ ਆ ਤੇ ਰਾਤ ਸੱਤ ਅੱਠ ਵਜਾ ਦਿੰਦੀ ਏ ਹਾਜੀ ਹਾਂਜੀ ਚਲ ਬੰਦਾ ਇਹੀ ਕੇ ਜੇ ਇਕ ਦੋ ਬਣਾ ਲੈ ਬੰਦਾ ਉੱਠ ਕੇ ਫਿਰ ਤੁਰ ਲਵੇ ਘੁੰਮ ਫਿਰ ਲਵੇ ਆਹੋ ਜਦੋ ਓਹਨੂੰ ਲਾਲਚ ਪੈਂਦਾ ਫਿਰ ਓਹਨੂੰ ਕੋਈ ਨਹੀਂ ਹੁੰਦਾ ਭਾਵੇ ਦਸ ਆ ਜਾਣ ਤੇ ਦਸ ਵੀ ਕੱਢਦੂਗੀ ਉਹ ਹਾਂ ਨਾਲੇ ਇਸਤਰਾਂ ਫਿਰ ਸਰੀਰ ਹੁਣ ਤੇ ਉਹ ਖਾਸੀ ਹਟ ਗਈ ਆ ਉਸਤਰਾ ਮਾੜੀ ਮੋਤੀ ਲੱਗੀ ਚੱਲੀ ਜਾਂਦੀ ਆ ਕੇ ਚੇ ਪੀ ਬੰਦੇ ਨੂੰ ਹੋਵੇ ਨਾ ਆਪਣਾ ਪੀ ਆਹ ਕਰਦੀ ਆਪਣੇ ਵਲੋਂ ਕਮਾਉਂਦੀ ਆ ਤਾ ਆ ਦਵਾਈ ਦਾਰੂ ਆਪ ਲਿਆਉਣਾ ਹੁੰਦਾ ਫਿਰ ਤੇ ਬੰਦਾ ਕਰਦਾ ਜਦੋ ਦਵਾਈ ਦਾਰੂ ਵੀ ਅੱਪ ਨਹੀਂ ਲਿਆਉਣਾ ਫਿਰ ਪੈਸੇ ਤੇ ਦੂਜਿਆਂ ਦੇ ਪਲਿਓ ਈ ਜਾਂਦੇ ਆ ਨਾ ਆਹੋ ਇਹ ਤਾ ਹੈ ਈਆ ਹਮ ਤਾ ਥੋੜ੍ਹਾ ਆਂਦੀ ਹੀ ਨਾ ਕਰਨਾ ਕੋਈ ਗੱਲ ਨਹੀਂ ਯਾਰ ਸਿੱਧੀ ਨਹੀਂ ਨਾ ਸਿੱਧੀ ਨਹੀਂ ਨਾ ਪੈਂਦੀ ਇਹ ਕਰਨ ਨੂੰ ਤਾ ਕਰਦੀ ਏ ਜਿਨ੍ਹਾਂ ਦੇ ਨਾਲ ਰਹਿੰਦੀ ਇਹਦਾ ਓਹਨਾ ਦੇ ਨਾਲ ਈ ਨਹੀਂ

ਚਲ ਕੋਈ ਗੱਲ ਨਹੀਂ ਆ ਨਹੀਂ ਆਇਆ ਤੇ ਨਾ ਸਹੀ ਤੁਸੀ ਰਬ ਤੋਂ ਸੱਚੇ ਓ ਕੋਈ ਗੱਲ ਨਹੀਂ। ਆਹੋ ਓਹੀ ਤਾ ਅਸੀ ਕਹੀ ਦਾ ਕੀ ਹੇਰਾ ਫੇਰੀ ਤੇ ਕਦੀ ਕੀਤੀ ਨਹੀਂ ਅਸੀ ਤੇ ਪਹਿਲਾ ਈ ਜੋਤ ਵੱਲ ਵੇਖ ਲੈਣੇ ਹੇਰਾ ਫੇਰ ਕਰਨ ਤੋਂ ਪਹਿਲਾ

ਕਿਉਂਕਿ ਜੋਤ ਆਪਣੀ ਦਾ ਇਹ ਆ ਜਦੋ ਕਿਤੇ ਜਾਂਦੀ ਆ ਨਾ ਪੀ ਇਹ ਘੁੰਮਦੀ ਨਹੀਂ ਆ ਇਹਨੂੰ ਜਿਥੇ ਬਿਠਾ ਦਿੱਤਾ ਨਾ ਤੇ ਓਥੇ ਈ ਹਨ ਬੈਠੀ ਰਹਿਣਾ ਭਾਵੇ ਅਸੀ ਇਹਦੇ ਲਾਗੇ ਭਾਵੇ ਅਸੀ ਹੋਈਏ ਭਾਵੇ ਨਾ ਹੋਈਏ ਜਿਥੇ ਅਸੀ ਬਿਠਾਤੀ ਇਹਨੇ ਉੱਥੇ ਹੀ ਬੈਠੀ ਰਹਿਣਾ ਉੱਥੋਂ ਇਹਨੇ ਟਸ ਤੋਂ ਮਸ ਨਹੀਂ ਹੋਣਾ ਇਧਰੋਂ ਓਧਰ ਨਹੀਂ ਇਹਨੇ ਹੋਣਾ ਟਿਕੀ ਰਹਿਣਾ ਇਹਨੇ ਜਾਣਾ ਨਹੀਂ ਓਹਨੇ ਕਿਤੇ ਵੀ।

ਆਹੋ ਨਹੀਂ ਇਹ ਤਾ ਘੁੰਮੀ ਫਿਰਨ ਦੀ ਹੀ ਆਪਣੀ ਤੋਂ ਘੱਟ ਹੋਊਗੀ ਕਿਡੀ ਲੰਮੀ ਇਕ ਗੁੱਤ ਖਰਿਆ ਕੀਤੀ ਹੀ ਕੇ ਦੋ ਇਕ ਕੀਤੀ ਹੀ ਜਾਪਦੀ ਆਹੋ ਵਾਲ ਵੀ ਵਾਵਾ ਲੰਬੇ ਹੀ ਤੇ ਚਪਲ ਪਾਈ ਹੀ ਪੈਰੀ ਤੇ ਉਹ ਫਿਰ ਮੈਨੂੰ ਜਾਪਦਾ ਉਹ ਸਕੂਲ ਦੇ ਵਿਚ ਈ ਨਾ ਕੋਈ ਹੋਣੀ ਆ ਚਾਹੇ ਤਾ ਓਹਨਾ ਦੀ ਆਪਣੀ ਹੋਣੀ ਆ ਕੋਈ ਹਾਂਜੀ ਹਾਂਜੀ ਹਾਂ ਇਹਨੇ ਰੌਲਾ ਨਹੀਂ ਪਾਉਣਾ ਕੋਈ ਕੁਝ ਨਹੀਂ ਕਰਨਾ ਜਿਥੇ ਬਹਿ ਗਈ ਬਹਿ ਗਈ ਹਮ ਡੈਡੀ ਤੇਰੇ ਨੂੰ ਪੁਸ਼ੂਗੀ ਨਾ ਪਲਾ ਉਹ ਕੁੜੀ ਓਹਨਾ ਦੀ ਤੇ ਨਹੀਂ ਆਹੋ ਸਕੂਲ ਵਾਲਿਆਂ ਦੀ ਆਹੋ ਪੁਸ਼ੂਗੀ ਪਲਾ ਡੈਡੀ ਨੂੰ

ਨਹੀਂ ਡੈਡੀ ਆ ਗਏ ਆ ਤੇ ਅੱਜ ਖਿਆਲ ਆ। ਕਿੰਨਾ ਟਾਇਮ ਹੋਗਿਆ ਤੇ ਹੁਣੇ ਆਏ ਘੜੀ ਕ ਹੋਏ ਚਾਰ ਵਜੇ ਆਏ

ਹੋਰ ਅਜੇ ਮੈ ਫੋਨ ਲੱਗੀ ਹਾ ਕਰਨ ਰਾਜੂ ਦਿਆ ਹੀ ਕਹਿਣ ਆਂਦਾ ਫੋਨ ਕਰੋ ਡੈਡੀ ਅੱਜ ਕਿੱਥੇ ਰਹਿ ਗਿਆ ਵਾ। ਤੇ ਉਹ ਮੈ ਫੋਨ ਕਰਨਦੀ ਤੇ ਲਗਨ ਨਹੀਂ ਹੀ ਦਿਆ ਤੇ ਓਹਨੇ ਚਿਰ ਨੂੰ ਆ ਈ ਗਏ ਕਹਿੰਦੇ ਹੁਣ ਉਹ ਗਏ ਡਾਕਟਰ ਵੀ ਤੇ ਫਿਰ ਡਾਕਟਰ ਹੁਣ ਗਏ ਤੇ ਆਂਦੇ ਸਾਰਾ ਕੁਝ ਗੱਡੀਆਂ ਗੁਡੀਆਂ ਗਈਆਂ ਤੇ ਹੁਣ ਫਿਰ ਮੈ ਆਇਆ। ਆਹੋ ਮੈ ਕਿਹਾ ਤੁਸੀ ਵੀ ਆਪਣੀ ਅੱਖ check ਕਰਾਈ ਕਹਿੰਦੇ ਕਰਵਾਈ ਹੀ ਮੈਨੂੰ ਕਹਿੰਦੇ lens ਪੈਣਾ ਵਾ ਤੇ ਮੰਗਲਵਾਰ ਤੁਹਾਨੂੰ ਲੈਲਾਗੇ। ਪੰਜ ਹਜ਼ਾਰ ਦਾ lens ਤੇ ਇੱਥੋਂ ਸਾਡੇ ਅੱਠ ਵਜੇ ਤੁਹਾਨੂੰ ਖੜਾਂਗੇ ਤੇ ਫਿਰ ਤੁਹਾਡੀ ਅੱਖ ਦਾ operation ਕਰਕੇ। ਤੇ ਫਿਰ ਤੁਹਾਨੂੰ ਇੱਥੇ ਈ ਲਿਆ ਕੇ ਤਾਰਾਂਗੇ ਤੇ ਜਿੰਨੇ ਜਿੰਨੇ ਜਾਣਾ ਤਿਆਰ ਰਹਿਓ ਅੱਠ ਵਜੇ ਇੱਥੇ ਆਜਿਓ ਸਕੂਲੇ ਆਹੋ ਉਸਤਰਾ ਤੇ ਚਲੋ ਕੋਈ ਉਹ ਡਰ ਨਹੀਂ ਹੁੰਦਾ lens ਪਾਉਣ ਵਾਲੇ ਜਿਹੜੇ ਹੁੰਦੇ ਨਾ ਉਹ ਕੰਮ ਤੇ ਕਰੀ ਜਾਂਦੇ ਬਸ ਇਕ ਦੋ ਦਿਨ ਦਾ ਉਹ ਦਸਦੇ ਆ ਤੇ ਉਸਤੋਂ ਬਾਅਦ ਨਹੀਂ ਕੋਈ ਧੁੱਪ ਚ ਏਦਾਂ ਹੁੰਦਾ ਵ ਜਿਹੜਾ ਧੁੱਪੇ ਨਹੀਂ ਜਾਣਾ ਦਾ ਜਿਆਦਾ ਉਹ ਹੁੰਦਾ ਵਾ ਹਾਂ ਕਰੀ ਜਾਂਦੇ ਲੋਕੀ ਕੰਮ ਚਲ ਠੀਕ ਆ ਡੋਲੀ ਚਲ ਤੂੰ ਕਰਲਾ ਗੁੱਤ।

bye ਸ਼ਬਦ ਬੋਧ ਕਿਸਨੂੰ ਆਖਦੇ ਹਨ ਜਿਸ ਸਾਰੀ ਵਿਆਕਰਨ ਸਮਝ ਆ ਜਾਂਦੀ ਹੈ, ਜਿਸ ਨਾਲ ਸਾਰੀ ਭਾਸ਼ਾ ਦੀ ਸਮਝ ਆ ਜਾਂਦੀ ਹੈ। ਵਿਆਕਰਨ ਦਾ ਉਹ ਹਿੱਸਾ ਜਿਹੜਾ ਸ਼ਬਦ ਰਚਨਾ ਨਾਲ ਸੰਬੰਧਿਤ ਹੁੰਦਾ ਹੈ ਵਿਕਾਰਨ ਵਿ ਵਿਕਾਰਨ ਦਾ ਉਹ ਹਿੱਸਾ ਜੋ ਵਾਕ ਨੂੰ ਵੰ ਵੰਡਦਾ ਗਿਆਨ ਦਿੰਦਾ ਹੈ। ਨਾਂਵ ਕਿੰਨੀਆਂ ਕਿਸਮਾਂ ਦੇ ਹੁੰਦੇ ਹਨ ਛੇ ਕਪਤਾਨ ਸ਼ਬਦ ਨਾਂਵ ਦੀ ਕਿਹੜੀ ਕਿਸਮ ਹੈ ਖ਼ਾਸ ਨਾਂਵ ਜਲੰਧਰ ਨਾਂਵ ਦੀ ਕਿਹੜੀ ਕਿਸਮ ਹੇ? ਖ਼ਾਸ ਨਾਂਵ ਕਪਤਾਨ ਸ਼ਬਦ ਨਾਂਵ ਦੀ ਕਿਹੜੀ ਕਿਸਮ ਹੈ ਖ਼ਾਸ ਨਾਂਵ team ਨਾਂਵ ਦੀ ਕਿਹੜੀ ਕਿਸਮ ਹੈ ਵਸਤੂ ਵਾਚਕ ਨਾਂਵ, ਭਾਵਵਾਚਕ ਨਾਂਵ ਭਾਸ਼ਾ ਦਾ ਆਧਾਰ ਵੱਡੀਆਂ ਛੋਟੀਆਂ ਆਵਾਜ਼ਾਂ ਹਨ, ਇਹਨਾਂ ਆਵਾਜ਼ਾਂ ਨੂੰ ਅੱਖਰਾਂ ਦੇ ਚਿੰਨ੍ਹਾਂ ਰਾਹੀਂ ਪ੍ਰਗਟਾਇਆ ਜਾਂਦਾ ਹੈ। ਅੱਖਰਾਂ ਨਾਲ ਲ ਲਗਾਂ ਅਤੇ ਲਗਾਖਰ ਲਗਾ ਦੇ ਸ਼ਬਦ ਦੇ ਸਾਧਨ ਬਣਦੇ ਹਨ ਸ਼ਬਦ ਹੀ ਵਸਤੂਆਂ ਪਰਾਣੀਆਂ ਅਤੇ ਭਾਵਾਂ ਨੂੰ ਪ੍ਰਗਟ ਕਰਦੇ ਹਨ।

ਵਿਆਕਰਨ ਦਾ ਉਹ ਭਾਗ ਜੋ ਸ਼ਬਦ ਵੰਡ ਸ਼ਬਦ ਰਚਨਾ ਤੇ ਸ਼ਬਦ ਰੂਪਾਂਤਰ ਸੰਬੰਧੀ ਬੋਧ ਕਰਵਾਉਂਦਾ ਹੈ, ਉਸਨੂੰ ਸ਼ਬਦ ਬੋਧ ਕਹਿੰਦੇ ਹਨ। ਸ਼ਬਦ ਅੱਠ ਪ੍ਰਕਾਰ ਦੇ ਹੁੰਦੇ ਹਨ, ਨਾਂਵ, ਪੜ੍ਹਨਾਂਵ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ, ਵਿਸ਼ਮਿਕ। ਮੈਂ ਉਸਦਾ ਸਮਾਨ ਮੋੜ ਦਿਆਂਗਾ ਕਿਰਿਆ। ਸ਼ਬਦ ਕਿਸਨੂੰ ਆਖਦੇ ਹਨ? ਅੰਤ ਵਿੱਚ ਉਹ ਰਜਾਈਆਂ ਦੇ ਇੱਕ ਢੇਰ ਉੱਤੇ ਸੌਣ ਲਈ ਤਿਆਰ ਹੋ ਗਿਆ, ਅਸੀਂ ਇੱਕ ਵੰਡੀ ਹੋਈ ਦੁਨੀਆਂ ਵਿੱਚ ਰਹਿੰਦੇ ਹਨ, ਉਹਦੇ ਪਿਤਾ ਸਰਹਦ ਉੱਤੇ ਸੀ। ਖੇਤ ਵਿ ਖੇਤ ਇੰਨਾ ਸਫ਼ੇਦ ਹੋ ਗਿਆ ਸੀ ਜਿਵੇਂ ਉਹ ਲੂਣ ਨਾਲ ਢਕਿਆ ਗਿਆ ਹੋਵੇ ਉਸਦੇ ਸਾਰੇ ਗਾਹਕ ਵੀਹ ਸਾਲ ਪੁਰਾਣੇ ਲੱਗਦੇ ਹਨ, ਉਸਨੂੰ ਅਲਵਿਦਾ ਕਹਿਣ ਦਾ ਉਸਦਾ ਕੋਈ ਤਰੀਕਾ ਸਹੀ ਨਹੀਂ ਸੀ। ਭੈੜਾ ਸਲੀਕਾ ਇੱਕ ਕਾਨੂੰਨੀ ਅਪਰਾਧ ਨਹੀਂ ਹੈ, ਕੀ ਤੂੰ ਬੋਲਣਾ ਹੋਣ ਦੇ ਨਾਲ ਨਾਲ ਮੂਰਖ ਵੀ ਹੈ, ਸ਼ੇਰ ਨੇ ਹੁਣ ਹੁਣੇ ਜਾਨਵਰਾਂ ਨੂੰ ਮਾਰਿਆ ਹੈ। ਅਸੀਂ ਆਪਣੇ ਪ੍ਰਾਚੀਨ ਮੂਰਤੀ ਕਲਾ ਨੂੰ ਦੇਖਦੇ ਅਤੇ ਰੁਮਾਂਚਿਤ ਹੋ ਜਾਂਦਾ ਹੈ, ਰਚਨਹਾਰ ਬ੍ਰਹਮਾ ਨੇ ਇਸ ਸੰਸਾਰ ਨੂੰ ਬਣਾਇਆ। ਉਹਨਾਂ ਨੇ ਸ੍ਰਿਸ਼ਟੀ ਨੂੰ ਸੁੰਦਰਤਾ ਅਤੇ ਸੋਭਾ ਨਾਲ ਭਰ ਦਿੱਤਾ ਇਹ ਸੱਚ ਹੈ ਕਿ ਮੈਂ ਅਦਬੁਤ ਤੇ ਮਨਮੋਹਣੀਆਂ ਵਸਤਾਂ ਦੀ ਵੀ ਸਿਰਜਣਾਂ ਕੀਤੀ ਹੈ। ਇਹ ਸ੍ਰਿਸ਼ਟੀ ਉਦੇਸ਼ਹੀਣ ਵਿਖਾਈ ਦਿੰਦੀ ਹੈ, ਉਸ ਨੇ ਇੱਕ ਸ਼ਾਮ ਨੂੰ ਮੈਨੂੰ ਬਹੁਤ ਡਰਾਇਆ, ਉਹ ਇੰਨਾ ਸੁਸਤ ਹੈ ਕਿ ਕੋਈ ਕੰਮ ਨਹੀਂ ਕਰ ਸਕਦੀ, ਅਸੀਂ ਭੈੜੇ ਸਲੀਕੇ ਨਾਲ ਦੁਨੀਆਂ ਨੂੰ ਦੂਸ਼ਿਤ ਕਰਦੇ ਹਾਂ। ਜੇ ਤੂੰ ਕੰਮ ਨਹੀਂ ਕਰੇਂਗਾ ਤਾਂ ਮੈਨੂੰ ਭੋਜਨ ਵੀ ਨੀ ਮਿਲੇਗਾ, ਦ ਦਰਖਤਾਂ ਉੱਤੇ ਇੱਕ ਵੀ ਪੱਤਾ ਬਾਕੀ ਨਹੀਂ ਰਿਹਾ, ਬਲੇਜੀਅਮ ਦੇ ਪਿੰਡ ਵਿੱਚ ਕੋਈ ਵੀ ਆਦਮੀ ਦਿਖਾਈ ਨਹੀਂ ਦਿੰਦਾ ਸੀ, ਔਰਤ ਨੇ ਬੇਚੈਨੀ ਨਾਲ ਪਾਸਾ ਬਦਲਿਆ ਅਸੀਂ ਵਾਤਾਵਰਨ ਨੂੰ ਹਰ ਰੋਜ਼ ਖ਼ਰਾਬ ਨਹੀਂ ਕਰ ਸਕਦੇ, ਬਦਲਾ ਲੈਣ ਲਈ ਉਸਨੇ ਮਕਾਨ ਨੂੰ ਅੱਗ ਲਗਾ ਦਿੱਤੀ ਮੈਂ ਆਪਣਾ ਕੰਮ ਵਿੱਚ ਕਿਸੇ ਦਾ ਦਖ਼ਲ ਨਹੀਂ ਚਾਹੁੰਦੀ।

ਉਸਨੇ ਆਪਣੇ ਛੋਟੇ ਹੱਥਾਂ ਨਾਲ ਪਿਆਰ ਨਾਲ ਬੱਚੇ ਨੂੰ ਥਾਪੜਿਆ, ਪੋਦਿਆਂ ਤੋਂ ਫੁੱਲ ਟੁੱਟ ਕੇ ਡਿੱਗ ਪਏ ਸਨ, ਉਹ ਬਾਹਰਲੀ ਦੁਨੀਆਂ ਲਈ ਚੋਕੱਨੀ ਹੋ ਗਈ। ਉਹ ਅਕਸਰ ਆਰਾਮ ਨਾਲ ਰੁੱਕ ਜਾਂਦਾ ਸੀ, ਉਸਦੇ ਮਨ ਵਿੱਚ ਉਦਾਸੀ ਛਾ ਗਈ ਸੀ, ਮੁੰਡਾ ਬਹੁਤ ਥੱਕਿਆ ਹੋਇਆ ਸੀ, ਉਹ ਲੰਬਾ ਅਤੇ ਪਤਲਾ, ਮੈਂ ਕੁਰਸੀ ਉੱਤੇ ਬੈਠ ਕੇ ਉਸਦੇ ਬਾਰੇ ਵਿੱਚ ਸੋਚਦਾ ਹਾਂ। ਉਹ ਆਪਣੀ ਪੀਲੀ ਦਾੜੀ ਵਿੱਚ ਉਂਗਲ ਫੇਰਦਾ ਹੈ, ਤੇਰੀਆਂ ਛੋਟੀਆਂ ਗੱਲਾਂ ਹੀ ਮੈਨੂੰ ਤੰਗ ਕਰਦੀਆਂ ਹਨ ਹਾਥੀ ਸਰਪਟ ਨਹੀਂ ਦੌੜਦੇ ਪਿੰਨੀ ਦੀ ਹੱਡੀ ਉੱਤੇ ਸੱਟ ਮਾਰੀ ਜਾਵੇ ਤਾਂ ਉਹ ਦਰਦ ਛੇਤੀ ਖ਼ਤਮ ਹੋ ਜਾਂਦੀ ਹੈ, ਅਸੀਂ ਕਾਨੂੰਨ ਦਾ ਸਹਾਰਾ ਲੈ ਕੇ ਉਹਨਾਂ ਨੂੰ ਵਾਪਸ ਨਹੀਂ ਲਿਆ ਸਕਦੇ, ਸਾਡੇ ਕੋਲ ਵੀ ਕੁੱਝ ਨਹੀਂ ਬਚੇਗਾ, ਤੁਸੀਂ ਨਿਰਾਸ ਨਹੀਂ ਹੋਵੋਗੇ। ਮੈਂ ਆਪਣੇ ਸਵਾਮੀ ਦਾ ਇੱਕ ਨਿਮਾਣਾ ਚੇਲਾ ਹਾਂ, ਉਹ ਤਾਨੇਸ਼ਾਹ ਉਹ ਤਾਨੇਸੇਨ ਵਿੱਚ ਮੁੜਿਆ ਅਤੇ ਉਸਨੂੰ ਡਾਟਿਆ ਜੇ ਬੁਰਾ ਆਚਰਣ ਛੂਤ ਵਾਲਾ ਹੈ ਤਾਂ ਚੰਗਾ ਆਚਰਣ ਵੀ ਛੂਤ ਵਾਲਾ ਹੈ। ਮੈਂ ਕੁਰਸੀ ਉੱਤੇ ਬੈਠ ਕੇ ਉਸਨੂੰ ਯਾਦ ਕਰਦਾ ਹਾਂ, ਮੈਂ ਭੂਤਕਾਲ ਨਾਲ ਪੂਰੀ ਤਰ੍ਹਾਂ ਨਾਤਾ ਨਹੀਂ ਤੋੜਨਾ ਚਾਹੁੰਦਾ, ਉਸਦੇ ਮੋਢੇ ਹਿੱਲ ਹਿੱਲੇ ਅਤੇ ਹੋਂਕੇ ਲੈ ਕੇ ਰੌਣ ਲੱਗਾ। ਬੱਚੀ ਦੀ ਮੱਝ ਦੀ ਚੀਂਕਣੀ ਦੀ ਆਵਾਜ਼ ਸੁਣਕੇ ਉਹ ਜਾਗ ਪਿਆ, ਉੱਥੇ ਕਿਸੇ ਵੀ ਵਿਅਕਤੀ ਦਾ ਨਿਰਾਸ ਤੱਕ ਨਹੀਂ ਸੀ ਨਿਸ਼ਾਨ ਤੱਕ ਨਹੀਂ ਸੀ, ਮੌਕਾ ਇੰਨਾ ਚੰਗਾ ਸੀ ਕਿ ਉਸਨੂੰ ਗਵਾਇਆ ਨਹੀਂ ਜਾ ਸਕਦਾ ਸੀ। ਸਾਡੇ ਆਪਣੇ ਕਈ ਜੰਗਲ-ਜੀਵ ਨਸ਼ਟ ਹੋ ਚੁੱਕੇ ਹਨ, ਹੋ ਚੁੱਕੇ ਹਨ। ਮੋਤੀ ਗਜ ਉੱਗਣ ਲੱਗਾ ਅਤੇ ਦਿਸ਼ਾ ਦੇ ਬਾਰੇ ਵਿੱਚ ਸੋਚਣ ਲੱਗਾ, ਕਾਨੂੰਨ ਸਮਾਜ ਦੀ ਜ਼ਰੂਰੀ ਸੰਸਥਾ ਹੈ, ਮੈਂ ਇੰਨਾ ਅਕਲਮੰਦ ਹਾਂ ਕਿ ਇਹਨਾਂ ਛੋਟੀਆਂ ਗੱਲਾਂ ਨਾਲ ਫਸ ਨਹੀਂ ਸਕਦਾ। ਉਹ ਮੈਨੂੰ ਮੇਰੀ ਮਾਂ ਵਾਲਾ ਤੋਹਫ਼ਾ ਸਨ, ਮੈਂ ਲਗਾਤਾਰ ਕੁੱਝ ਦੇਰ ਜ਼ੋਰ ਨਾਲ ਖੰਘਦਾ ਜਿਹਾ ਲੱਗਦਾ ਹੈ ਕਿ ਤੂੰ ਇਸਦੀ ਸਾਰੀ ਸਜੀਵਤਾ ਨੂੰ ਗਵਾ ਦਿੱਤੀ ਹੈ। ਮੈਂ ਆਪਣੇ ਗੁਰੂ ਦੇ ਮੁਕਾਬਲੇ ਵਿੱਚ ਬਹੁਤ ਹੀ ਛੋਟਾ ਹਾਂ ਕਿ ਕੋਈ ਅਜਿਹਾ ਹੈ ਜੋ ਤੁਹਾਡੇ ਤੋਂ ਚੰਗਾ ਗਾ ਸਕਦਾ ਹੈ, ਤੁਸੀਂ ਆਪਣੇ ਬੱਚਿਆਂ ਨੂੰ ਪੜ੍ਹਨ ਲਈ ਇੰਗਲੈਂਡ ਭੇਜੋਂਗੇ, ਮੈਂ ਆਪਣੇ ਪੋਤਿਆਂ ਨੂੰ ਚੰਗਾ ਦਰਜ਼ਾ ਬਣਨ

ਉਹ ਬੇਵਕੁਫ਼ ਸੀ ਜੋ ਗੱਲਾਂ ਕਰਦਾ ਰਹਿੰਦਾ ਹੈ, ਚੀਤੇ ਤੋਂ ਵੱਧਰੇ ਭਿਅੰਕਰ ਕੌਣ ਹੈ, ਭਾਰਤ ਦੇ ਲੋਕ ਆਮ ਗ਼ਰੀਬ ਹਨ, ਭਾਰਤ ਦਿਹਾਤੀ ਇਲਾਕਿਆਂ ਵਿੱਚ ਲੋਕਾਂ ਦੀ ਹਾਲਤ ਬਹੁਤ ਤਰਸਯੋਗ ਹੈ। ਪੁਲਿਸ ਦੇ ਕਤਲ ਹੋਏ ਨੇਤੇ ਨੂੰ ਲਾ ਲਾਸ਼ ਨੂੰ ਲਿਆਂਦਾ ਭੈੜਾ ਸਲੀਕਾ ਇੱਕ ਕਾਨੂੰਨੀ ਅਪਰਾਧ ਨਹੀਂ ਹੈ ਪੰਜਾਬੀ ਭਾਸ਼ਾ Model practice ਪੇਪਰ ਇੱਕ ਕਰਮਚਾਰੀ ਭੁੁੱਖੇ ਮਰਦੇ ਹਨ, ਜੋ ਕਿ ਬਿਲਕੁਲ ਠੀਕ ਨਹੀਂ ਹੈ। ਉਸਦਾ ਕੱਦ ਬਹੁਤ ਛੋਟਾ ਹੈ ਵਿਸ਼ੇਸ਼ਤਾ ਪਹਿਲੀ ਵਾਰ ਦਾ ਖ਼ਰੀਦਦਾਰ ਉਤਾਰ ਚੜ੍ਹਾਅ, ਕੱਪੜੇ ਧੋਣ ਵਾਲੀ ਮਸ਼ੀਨ ਵਿੱਚ ਕੱਪੜੇ ਪਾ ਕੇ ਧੋਤੇ ਜਾਂਦੇ ਹਨ ਅੱਗ ਲੱਗ ਜਾਵੇ ਤਾਂ ਸਭ ਕੁੱਝ ਸੜ ਜਾਂਦਾ ਹੈ। ਮੇਰਾ ਮੋਬਾਇਲ ਖ਼ਰਾਬ ਹੋ ਗਿਆ ਉਸਨੇ ਕੱਪੜਿਆਂ ਦਾ ਵਾਪਾਰ ਸ਼ੁਰੂ ਕੀਤਾ, ਜੋ ਕਿ ਬਹੁਤ ਲੰਬਾ ਸਮਾਂ ਚੱਲਿਆ। ਝੂਠ ਬੋਲਣਾ ਪਾਪ ਹੈ ਲੰਬੂ ਤੇਰਾ ਬਾਪ ਹੈ ਰੇਲ ਗੱਡੀ ਪੱਟੜੀ ਉੱਤੇ ਚੱਲਦੀ ਹੈ, ਚੂ ਚੂ ਚੂ ਕਰਕੇ ਚੱਲਦੀ ਹੇ ਬਿਜ਼ਲੀ ਰੇਲ ਇੰਜ਼ਣ ਰੇਲ ਇੰਜ਼ਣ, ਰੇਲ ਗੱਡੀ ਦਾ ਹਿੱਸਾ ਹੈ ਪੈਟਰੋਲ ਪੰਪ ਉੱਤੇ ਅੱਗ ਲੱਗ ਗਈ ਸਭ ਕੁਛ ਸੜ ਗਿਆ।

ਉਸਦਾ ਅਨੁਭਵ ਬਹੁਤ ਜ਼ਿਆਦਾ ਖ਼ਰਾਬ ਹੈ ਸਾਡੇ ਪਿੰਡ ਵਿੱਚ network ਦਾ issue ਹੈ, ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਦੇ ਪਹਿਲੇ ਪੜ੍ਹਾਅ ਤੋਂ ਤਕਨੀਕੀ ਸ਼ਬਦਾਵਲੀ ਤੋਂ ਬਿਨਾਂ ਵੱਖ ਵੱਖ ਸੇਵਾਵਾਂ ਬੈਕਾਂ ਰੇਲਵੇ, ਡਾਕ, ਬੀਮਾ, ਕੰਪਿਊਟਰ ਨਾਲ ਸੰਬੰਧਿਤ ਚੌਣਵੀ ਤਕਨੀਕੀ ਵਾਕਾਂ ਦੇ ਅੰਗਰੇਜ਼ੀ ਪੰਜਾਬੀ ਰੂਪ ਦਿੱਤੇ ਗਏ ਹਨ ਉਸਦਾ bank balance zero ਹੋ ਗਿਆ। Bank ਦੇ ਖ਼ਰਚੇ ਬਹੁਤ ਜ਼ਿਆਦਾ ਹਨ bank ਦਾ ਉਧਾਰ ਲੈ ਕੇ ਕਰਜ਼ਾ ਸਿਰ ਤੇ ਚੜ੍ਹ ਜਾਂਦਾ ਹੈ, ਟਿੱਕਟ ਘਰ ਵਿੱਚ ਜਾ ਕੇ ਫਿਲਮ ਦੇਖ ਸਕਦੇ ਹੋ, ਟਿੱਕਟ ਕਟਵਾ ਕੇ। ਵਪਾਰਾਕ ਚੱਕਰ ਵਾਪਾਰਕ ਕਰਨ ਵਾਲੀ ਲੜਕੀ ਬਹੁਤ ਖ਼ਰਾਬ ਹੈ ਸਾਰਿਆਂ ਤੋਂ ਵੱਡੀ ਗੱਲ ਮੇਰੀ ਭੈਣ ਪਾਗਲ ਹੈ, ਪਾਗਲ ਹੈ, ਪਾਗਲ ਹੈ ਲੜਦੀ ਰਹਿੰਦੀ ਹੈ। ਹਰ ਵਿਸ਼ੇ ਖੇਤਰ ਦੀ ਆਪਣੀ ਪਰਿਭਾਸ਼ਿਤ ਸ਼ ਸ਼ ਸ਼ ਸ਼ਬਦਾਵਲੀ ਹੁੰਦੀ ਹੈ, ਇਸ ਸ਼ਬਦਾਵਲੀ ਨੂੰ ਤਕਨੀਕੀ ਸ ਸ਼ਬਦਾਵਲੀ ਵੀ ਕਿਹਾ ਜਾਂਦਾ ਹੈ। Bank ਰੇਲਵੇ, ਡਾਕਸੇਵਾ, ਬੀਮਾ ਸੇਵਾਵਾਂ ਅਤੇ ਕੰਪਿਊਟਰ ਨਾਲ ਸੰਬੰਧਿਤ ਬੋਲਣ ਵਾਲੇ ਵਾਕ ਹਨ ਟੈਲੀਫ਼ੋਨ ਉੱਤੇ ਅਸੀਂ ਗੱਲ ਕਰਦੇ ਹਾਂ। ਕੰਪਿਊਟਰ ਚਲਾ ਕੇ ਕੰਪਿਊਟਰ ਵਿੱਚ ਬਹੁਤ ਸਾਰਾ data save ਕਰਦੇ ਹਾਂ, ਅਗਰ ਤਾਰਾਂ ਨੂੰ ਤੁਸੀਂ ਗਿੱਲੇ ਹੱਥ ਲਾ ਲੈਂਦੇ ਹੋ ਤਾਂ ਤੁਹਾਨੂੰ ਕਰੰਟ ਲੱਗਦਾ ਹੈ, ਟੈਲੀਵਿਜ਼ਨ ਉੱਤੇ ਤੁਸੀਂ ਫਿਲਮਾਂ ਦੇਖ ਸਕਦੇ ਹੋ। ਕਿ ਉਹ ਚ ਤੁਸੀਂ ਗਾਣਾ ਵੀ ਚਲਾ ਸਕਦੇ ਹੋ ਮੇਰੇ phone ਦੀ battery dead ਹੋ ਗਈ ਹੈ, ਮੇਰੇ phone ਦੀ battery low ਹੋ ਗਈ ਘੱਟ ਹੋ ਗਈ ਉਸਦਾ ਮੁਕਾਬਲਾ ਬੜਾ ਗੰਦਾ ਸੀ। ਖੇਤਾਂ ਵਿੱਚ ਅਸੀਂ ਕਣਕ ਕੱਟੀ, ਕਣਕ ਕੱਟ ਕੇ ਢੋਲ ਵਿੱਚ ਪਾ ਲਈ ਢੋਲ ਵਜਾ ਕੇ ਅਸੀਂ ਬਹੁਤ ਸਾਰੇ ਗਾਣੇ ਗਾਏ ਮੇਰੇ ਕੋਲ ਇੱਕ ਕੁੱਤੀ ਪਈ ਹੈ।

recording ਕਰ ਲਈ ਮੈਂ ਕਿਹਾ ਦੀਦੀ ਬਸ ਦੀਦੀ ਮੈਂ ਕਿਹਾ ਦੀਦੀ ਪੁੱਛ ਰਹੀ ਹੈ recording ਕਰ ਲਈ ਅੱਛਾ ਅੱਛਾ

ਆਹ ਗੱਲ ਸੁਨ ਫੇਰ ਤੂੰ ਲਵੀ ਨੂੰ ਕਿ ਕਿਹਾ ਆਪਦੀ ਕੁੜੀ ਕਿ ਬਹਿ ਉਹ ਕੁੜੀ ਨਾਲ ਮੈਂ ਕਿਹਾ ਨਾ ਗੱਲ ਕਰਿਆ ਕਰ ਉੱਤੋਂ ਹੈਗੀ ਵੀ ਉਹ ਚਾਰ ਪੰਜ ਸਾਲ ਵੱਡੀ ਆ ਤੇ ਹੈਗੀ ਵੀ ਉਹ defaulter ਦੀ ਬਹਿ ਮੈਂ ਉਹਦੀਆਂ ਕਿਸੇ ਮੁੰਡੇ ਨਾਲ ਸ਼ਰੇਆਮ photo ਵਾਂ ਦੇਖੀਆਂ ਨੇ ਪਈ ਦੀਆ ਬੈੱਡਾਂ ਤੇ ਤੇ ਮੈ ਓਹਨੂੰ ਸ਼ਰੇਆਮ ਦੇਖਿਆ ਸ਼ਰੇਆਮ ਹੈਨਾ ਤੇ ਮੁੜ ਕੇ ਵਹਿ ਮੈਂ ਉਹਨੂੰ ਦੱਸਿਆ ਵੀਂ ਪਤਾ ਨੀ ਉਹਦੇ ਨਾਲ ਉਹਨੇ ਮੰਗਣਾ ਮੁੰਗਣਾ ਕਰਾ ਲਿਆ ਪਤਾ ਨਹੀ ਕਿ ਗੱਲ ਬਾਤ ਹੋਈ

ਮੰਗਣਾ ਉਹੀ ਕੁੜੀ ਨਾਲ ਕਰਾਇਆ ਇਹਨੇ ਜਿਹੜੀ ਤੂੰ ਦੱਸ ਰਿਹਾ ਸੀ

ਮੈਂ ਕਿਹਾ ਮੰਗਣਾ ਉਹੀ ਕੁੜੀ ਨਾਲ ਕਰਾਇਆ

ਇਹ ਸੁੱਖੀਏ ਤੁਕੀਏ

ਹਾਂ ਹਾਂ ਕਿ ਕਹਿਣੀ ਹੈ ਮੈਂ ਕਿਹਾ ਵੀ ਫਿਰ ਮਗੰਨਾ ਉਹਨੇ ਉਹੀ ਕੁੜੀ ਨਾਲ ਹੀ ਕਰਵਾਇਆ ਹਾ ਹਾਂ ਉਹਦੇ ਨਾਲ ਹੀ ਕਰਵਾ ਲਿਆ ਹੈਂ ਕੁੜੀ ਯਾਰ ਇਹਨੇ ਬਾਹਰ ਜਾਣਾ ਵਾ ਲਵੀ ਨੇ ਪਤਾ ਨਹੀ ਯਾਰ ਕਿ ਕਰਨਾ ਸਾਲੇ ਨੇ ਛੱਡ ਪਰੇ ਤੂੰ ਉਹਦੀਆਂ ਗੱਲਾਂ ਨਹੀ ਮੰਗਵਾਇਆ ਸੀ message ਉਹਦਾ

message ਕਰਦੀ ਪਹਿਲਾਂ ਪਹਿਲੇ ਦੂਸਰੇ number ਤੇ ਆਉਂਦਾ ਸੀ ਸਤਾਸੀ ਵਾਲੇ ਜਿਹ੍ਹੜਾ ਬੰਦ ਹੋ ਗਿਆ

ਥੋੜੇ ਦਿਨ ਕੇ ਹੋਏ ਸੀ good morning ਆਉਣਾ ਹੋਣਾ start ਹੋਇਆ ਸੀ ਹਮਮ ਤੇ ਇੱਕ ਦੋ ਵਾਰੀ ਮੈਂ ਉਹਦੇ ਤੇ wish ਕੀਤਾ good morning ਉਸ ਤੋਂ ਬਾਅਦ ਬਾਅਦ ਵਿਚ ਨਹੀ ਗੱਲ ਹੋਈ ਤੇ ਫਿਰ number ਬੰਦ ਹੋ ਗਿਆ

ਮੇਰੇ ਇਹ number ਤੇ ਇੱਕ ਇੱਧਰ ਆ ਗਿਆ ਅਕਵਿੰਦਰ ਤੋਂ ਲਿਆ ਹੋਣਾ ਉਹਨੇ number ਅੱਛਾ ਫਿਰ ਤੈਨੂੰ ਕਿ number ਲੈਣ ਦੀ ਲੋੜ ਪਾ ਗਈ ਸੀ ਇਹ ਤੋਂ

ਹਾਂ

ਨਾ ਤੂੰ ਵੀ ਬਹੁਤ ਚਾਂ ਚਾਂ ਕੇ ਗੱਲਾਂ ਮਾਰਦੀ ਹੁੰਦੀ ਸੀ ਉਹਦੇ ਨਾਲ ਮੈਂ ਕੋਲ ਹੀ ਬੈਠਾਂ ਹੁੰਦਾ ਸੀ ਯਾਰ ਵਧਿਆ friend ਸੀ

ਬੀਂਗੀ ਜੀ ਉਹ ਅਕਵਿੰਦਰ ਵੀ ਇਹਨੇ ਨਾਲ ਗੱਲਾਂ ਜਿਹਾਂ ਮਾਰਨ ਲੱਗੀ ਹੁੰਦੀ ਸੀ ਉਹਦੋਂ ਵੀ ਮੈਂ ਕੋਲ ਹੀ ਬੈਠਾਂ ਹੁੰਦਾ ਸੀ ਮੈਂ ਤਾਂ ਤੁਹਾਡੇ ਹਲਾਤ ਦੇਖ ਕੇ ਘਬਰਾ ਗਿਆ ਸੀ ਮੈਂ ਕਿਹਾ ਜਾ ਯਾਰ ਬੀਂਗੀ ਜੀ ਕੋਈ ਜਣੇ ਖਣੇ ਨਾਲ ਹੀ ਗੱਲਾਂ ਮਾਰਨ ਬਹਿ ਜਾਂਦੀਆਂ ਤੁਸੀਂ

stand ਹੀ ਨੀ ਤੁਹਾਡਾ ਜਾ ਯਾਰ ਪਹਿਲਾ ਗੱਲ ਸੁਨ

ਫੇਰ ਇੱਧਰ ਆਹ number ਤੇ message ਆਇਆ ਮੈਨੂੰ ਮੇਰੇ ਵਾਲੇ ਤੇ

ਮੈਂ ਕਿਹਾ ਮੈਂ ਫੇਰ good morning ਦਾ ਮੈਂ wish ਕਰਤਾ ਮੈਨੂੰ ਕਹਿੰਦਾ ਕਿਵੇਂ ਮੈਂ ਕਿਹਾ ਵਧਿਆ ਮੈਂ ਕਹਿ ਤੁਸੀਂ ਦੱਸੋ ਕਹਿੰਦਾ ਮੈਂ ਵੀ ਵਧਿਆ

ਕਹਿੰਦਾ ਹੋਰ ਕਿੱਦਾਂ ਚਲਦੀ life ਮੈਂ ਕਿਹਾ ਵਧਿਆ ਚਲੀ ਜਾਣੀ ਮੈਂ ਕਿਹਾ congratulations ਹਾਂ ਮੈਨੂੰ ਕਹਿੰਦਾ thank you ਵੈਸੇ ਕਿਸ ਵਾਸਤੇ ਹਾਂ ਮੈਂ ਕਿਹਾ ਤੁਹਾਡੀ ਮੰਗਣੀ ਤੁਹਾਡੀ engagement ਹੋ ਗਈ ਮੈਂ ਕਿਹਾ ਹਾਂ ਕਹਿੰਦਾ ਤੁਹਾਨੂੰ ਕਿਸਨੇ ਦੱਸਿਆ ਮੈਂ ਕਹਿ ਲੱਗ ਗਿਆ ਮੈਨੂੰ ਪਤਾ ਕਹਿੰਦਾ ਅੱਛਾ ਕਹਿੰਦਾ ਕੋਈ ਗੱਲ ਨਹੀ thank you ਮੁੜ ਕੇ ਨਹੀ ਆਇਆ ਉਹਦਾ message ਆਹੋ ਫੇਰ ਕਿਥੋਂ ਆਉਣਾ ਸੀ ਗਾ

hello